ਜੁੱਤੀਆਂ ਕੱਪੜਾ ਤੰਗਿਆ ਹੋਇਆ ਤੇ ਜੋ ਸਾਹਮਣੇ ਪੀਲਾ ਗੁਲਾਬੀ ਤੇ ਹਰੇ ਰੰਗ ਦੀ ਆ ਤੇ ਦੋ ਵਾਈਟ ਕੁਰਸੀਆਂ ਨਾ ਇੱਕ ਉੱਪਰ ਵਿਅਕਤੀ ਬੈਠਾ ਇਕ--

ਅਤੇ ਉੱਪਰ ਦੇ ਰੂਮਾਂ ਤੱਕ ਲਾਈਟਾਂ ਜਾ ਰਹੀਆਂ ਛੱਤ ਵਿੱਚ ਵੀ ਉੱਤੇ ਡੈਕੋਰੇਸ਼ਨ ਕੀਤੀ ਹੋਈ ਅਤੇ ਬੈਕ ਸਾਈਡ ਤੇ ਡਿਸਪਲੇ ਅਤੇ ਅੱਖਰ ਜਾਗਦੇ ਨਜਰ--

ਸਾਹਮਣੇ ਖੜੇ ਬਾਈਕ ਅਤੇ ਲਾਈਨਾਂ ਲੱਗੀਆਂ ਵਿੱਚ ਲੋਗ ਖੜੇ ਹਨ ਅਤੇ ਸ ਸੜਕ ਦਾ --

ਤੇ ਇਕ ਬੈਕ ਸਾਈਡ ਤੇ ਇੱਕ ਵਾਇਟ ਰੰਗ ਦਾ ਇੰਨਾ ਵਧੀਆ ਸੋਫਾ ਕਾਲੇ ਅੱਖਰਾਂ ਵਿੱਚ ਲਿਖਿਆ ਹੋਇਆ ਵੀ ਨਜ਼ਰ ਆ--

ਤੇ ਇਸ ਫੋਟੋ ਵਿੱਚ ਇੱਕ ਕਾਊਂਟਰ ਦਿਖਾਈ ਦੇ ਜਿਹਦੇ ਸਾਹਮਣੇ ਤਿੰਨ ਲੋਕ ਖੜੇ ਉਹਨਾ ਨੇ।

ਇਸ ਫੋਟੋ ਵਿੱਚ ਇੱਕ ਟੇਬਲ ਤੇ ਪਾਸੇ ਲੋਕ ਬੈਠੇ ਜਿਨਾਂ ਨੇ ਨੀਲੇ ਕਾਲੇ ਚੈੱਕ ਤੇ ਕੱਪੜੇ ਪਾਏ ਨੇ।

ਇੱਸ ਫ਼ੋਟੋ ਵਿੱਚ ਗਲੀ ਜਿੱਸ ਵਿੱਚ ਬਹੁਤ ਸਾਰੇ ਲੋਗ ਤੁਰਦੇ ਫਿਰਦੇ ਦਿਖਾਏ ਹੈਂ ਅਤੇ ਦੋਨੋਂ ਸਾਈਡਾਂ ਤੇ ਲਾਲ ਹਰੀਆਂ ਪੀਲੀਆਂ ਤੇ ਨੀਲੇ ਰੰਗ ਦਿਆਂ--

ਇਸ ਫੋਟੋ ਵਿੱਚ ਪੀਲੇ ਰੰਗ ਦੀ ਇੱਕ ਹਾਈਡਰਾ ਮਸ਼ੀਨ ਜਿਦਾ ਕਾਲੇ ਰੰਗ ਦਾ ਕੈਬਨ ਅਤੇ ਸਾਹਮਣੇ ਲੋਹੇ ਦੀਆਂ ਐਂਗਲਾ ਤੇ ਲੋਹੇ ਦੀਆਂ ਜਾਲੀਆ--

ਦਾ ਦਿੱਲ ਬਣਿਆ ਤੇ ਦੋਨਾਂ ਸਾਈਡਾਂ ਤੇ ਫੁੱਲ ਉਪਰ ਪਿੰਕ ਰੰਗ ਦੀ ਇਕ ਚੁੰਨੀ ਬੈਕਸਾਈਡ ਤੇ ਉਪਰ ਲਾਲ ਅਤੇ ਪੀਲੀਆਂ ਪੱਟੀਆਂ ਦੇ ਊਪਰ ਝੂੰਮਰ ਜੱਗ ਦਾ ਹੋਇਆ ਨਜ਼ਰ--

ਇੱਕ ਬਲੈਕ ਰੰਗ ਦੀ ਕੁਰਸੀ ਤੇ ਇੱਕ ਕਾਲੇ ਰੰਗ ਦੀ ਕੁਰਸੀ ਤੇ ਵਿਅਕਤੀ ਬੈਠਾ ਜੋ ਪੀ_ਸੀ ਤੇ ਕੰਮ ਕਰਿਆ ਤੇ ਕੁਝ ਹੋਰ ਸਮਾਨ ਪਿਆ ਹੋਇਆ ਦਿਖਾਈ ਦਾ।

ਅਤੇ ਆਸੇ ਪਾੱਸੇ ਹਰੀਆਂ ਭਰੀਆਂ ਫਸਲਾਂ ਦ੍ਰਖਤ ਅਤੇ ਘੱਰ ਨਜਰ ਆ ਰਹੇ ਓੱਤੇ ਔਰ ਬੱਦਲ ਦਿਖਾਈ--

ਬੈਕ ਸਾਈਡ ਤੇ ਕੰਧ ਦੇ ਵਿੱਚ ਕੁਝ ਤਸਵੀਰਾਂ ਤੇ ਉਪਰ ਲਾਈਟਾਂ ਝੂਮਰ ਅਤੇ ਸਾਹਮਣੇ ਇੱਕ ਕੱਚ ਦਾ ਕੈਬਨ --

ਇਸ ਵਿਚ ਇੱਕ ਹਰਾ ਮੈਦਾਨ ਦਿਖਾਈ ਦੇ ਰਹੀ ਜਿਸ ਵਿੱਚ ਫੁੱਲ ਬੂਟੇ ਅਤੇ ਘਾਹ ਤੇ ਲੱਗਿਆ ਤੇ ਸਾਹਮਣੇ ਬੈਂਚ ਅਤੇ ਪੱਕੀਆਂ ਗਲੀਆਂ ਸਾਹਮਣੇ ਇਮਾਰਤ --

ਜੋ ਪੀਨੇ ਤੇ ਸੰਤਰੀ ਰੰਗ ਦਾ ਸਿਲਵਰ ਰੰਗ ਦੇ ਰੇਮ ਤੇ ਬੈਕ ਸਾਈਡ ਤੇ ਇਸ ਨੇ ਹਾਲ ਪਾਇਆ ਤੇ ਸਾਹਮਣੇ ਇੱਕ ਝੰਡੀ ਲੱਗੀ ਹੋਈ ਹੈ ਅਤੇ ਪਿੱਛੇ ਸਾਰੇ ਦਰਖਤ ਨਜ਼ਰ ਆਉਂਦੇ ਨੇ।

ਉੱਪਰ ਤਾਰਾਂ ਅਤੇ ਇੱਕ ਲੇਜ਼ਰ ਲੈਵਲ ਮਸ਼ੀਨ ਤੇ ਵਿਅਕਤੀ ਕੰਮ ਕਰਦਾ ਦਿਖਾਈ ਇਸਨੇ ਪਿੰਕ ਰੰਗ ਦੀ ਸ਼ਰਟ ਅਤੇ ਬਲੈਕ ਰੰਗ ਦੀ ਪੈਂਟ ਚ ਵਾਈਟ ਰੰਗ ਦੇ ਚੱਪਲਾਂ ਪਾਈਆਂ ਨੇ।